ਨਹੀਂ ਮੈਂ ਆਪਾਂ ਕਦੇ ਕੀਤਾ ਹੀ ਨੀ ਇਵੇਂ ਕਾਹਨੂੰ ਕਹੀਏ। ਪਿੱਛਲੀ ਤੋਂ ਪਿੱਛਲੀ ਵਾਰੀ ਕਹਿੰਦਾ ਆ ਤੈਨੂੰ ਝੋਨਾ ਲਾਉਣਾ ਸਿਖਾਵਾਂ ਤੇ ਮੇਰੇ ਕੋਲੋਂ ਤੁਰਿਆ ਨੀ ਸੀ ਜਾਂਦਾ ਪਾਣੀ ਚ।

ਭਾਜੀ ਕਹਿੰਦਾ ਚਲੇ ਜਾ ਘਰ ਕਹਿੰਦਾ ਤੇਰੇ ਨੀ ਬਸ ਦਾ ਰੋਗ ਮੇਰੀਆਂ ਕੁੜੀਆਂ ਵੇਖ ਲਾ ਰਾਜ ਭੋਗਣਡੀਆਂ ਉਹ ਪਾਣੀ ਚ ਡਰ ਬੜਾ ਲੱਗਦਾ ਬੜੀ ਮੰਮੀ ਡੱਡੂ ਡੁੱਡੂ ਹੁੰਦੇ ਹਨਾ। ਆਹੋ ਡੱਡੂ ਤਾਂ ਚਲੇ ਗਿਆ ਤੇ ਕਿਤੇ ਰਾਤੀ ਚੀਕਾਂ ਮਾਰਨ ਲੱਗ ਪਈਆਂ ਸੀ

ਨਹੀਂ ਹੁਣ ਵੈਸੇ ਵੀ ਨਾ ਦੀਦੀ ਪਹਿਲਾਂ ਇਹ ਵੀ ਨਹੀਂ ਡਾਇਆ ਡੂੂਇਆ ਕਦੇ ਮੰਮੀ ਹੋਣਾਂ ਨੀ ਕਦੇ ਡਾਇਆ ਤੇ ਡੈਡੀ ਫਿਰ ਇਹਨਾਂ ਵੀ ਨੀ ਕਦੇ ਮੈਨੂੰ ਏਦਾਂ ਦਾ ਕੋਈ ਡਾਹਿਆ

ਨਹੀਂ ਤਾਂ ਬੰਦਾ ਪਿੱਛੇ ਨਾ ਕਰੇ ਤੇ ਗਾਰੀ ਆਣ ਕੇ ਜਾਂਚ ਸਿਖਾਲ ਦਿੰਦੇ ਆ ਸਹੁਰੇ ਇਹਨਾਂ ਵੀ ਨੀ ਡਾਹਿਆ।

ਚਲੋ ਕਿਸਮਤ ਚ ਸੁੱਖ ਹੈ ਆਹੀ ਪ੍ਰਮੇਸ਼ਰ ਨੇ ਲਿਖਿਆ ਆਹੀ ਤੇ ਮਿਲਿਆ।

ਕਾਲਾ ਬੰਦਾ ਚੰਗਾ ਟੱਕਰ ਗਿਆ। ਆਹੋ ਬੰਦਾ ਚੰਗਾ ਟੱਕਰ ਗਿਆ ਤੇ ਚੱਲ ਪ੍ਰਮੇਸ਼ਰ ਨੇ ਬੜਾ ਵਧੀਆ ਕੀਤਾ। ਬੰਦੇ ਤਾਂ ਸਾਡੇ ਵੀ ਬੜੇ ਚੰਗੇ ਆ।

ਬੰਦੇ ਤਾਂ ਸਾਡੇ ਵੀ ਬੜੇ ਚੰਗੇ ਆ।

ਖੁਦਾ ਨੇ ਚਲੋ ਹਨਾ ਸੁੱਖ ਦਿੱਤਾ। ਸਾਡੇ ਵੀ ਬੰਦੇ ਬੜੇ ਚੰਗੇ ਬੇਚਾਰੇ ਕਿਤੇ ਮਿਹਨਤ ਕਰੀ ਜਾਂਦੇ ਕਦੇ ਕੁਛ ਨੀ ਕਿਹਾ।

ਆਹੋ ਤੇ ਤੇ ਨੀ ਕਿਸੇ ਨੂੰ ਕਿਹਾ ਜਾਂਦਾ।

ਆਹੋ ਹੋਰ

ਭੈਣੇ ਆ ਵੀ ਗਈਆਂ ਹਾਂਜੀ ਸਾਢੇ ਛੇ ਹੋ ਗਏ ਆ

ਨਹੀਂ ਆਹ ਵੇਖ ਮੋਟਰ ਸਾਇਕਲ ਅੱਛਾ ਅੱਛਾ ਅਬੀ ਲੈ ਕੇ ਆਇਆ।

ਆਹੋ ਸਾਢੇ ਛੇ ਹੋ ਗਏ ਹੁਣ। ਆਹੋ ਓਦਾਂ late ਫਿਰ ਤੁਰ ਕੇ ਆਉਂਦੀ ਤੇ ਫਿਰ ਤੈਨੂੰ ਮੈਂ ਕਹਿਣ ਤਾਂ ਡਈ ਵੀ late ਜੇ ਆਵੇ ਤੇ ਫਿਰ ਵੱਜ ਜਾਂਦੇ ਸੱਤ ਕੁ ਤੇ ਏਦਾਂ ਹੁਣ ਛੇ ਵਜੇ ਚਲੇ ਗਿਆ ਸਾਢੇ ਛੇ ਘਰ ਲੈ ਕੇ ਆ ਗਿਆ।

ਹਾਂ ਮਸ਼ੀਨਾਂ ਮਸ਼ੂੂਨਾਂ ਕਰਦੇ ਬੰਦ ਲੱਗ ਜਾਂਦਾ time

ਹਾਂ ਹੋਰ ਸੁਣਾਓ ਤੁਸੀਂ ਫਿਰ। ਹਾਂਜੀ ਵਧੀਆ ਬਸ।

ਹਾਂਂ ਠੀਕ ਹੈ ਨਵੀਆਂ ਤਾਜ਼ੀਆਂ ਹਾਂ

ਕੁਛ ਨੀ ਬੀਬੀ

ਨਹੀਂ ਨਹੀਂ ਮੈਂ ਚੁੱਪ ਹੋਈ, ਮੈਂ ਤੁਹਾਡੀ ਸੁਣਨਡੀ। ਬੀਬੀ ਬੋਲਦੀ ਹੌਲੀ ਆ। ਆਹੋ ਮੈਂ ਕਿਹਾ ਦੂਸਰੇ ਘਰ ਵੀ ਪਤਾ ਲੱਗਣਾ ਵੀ ਇਹ ਗੱਲ ਕਰਨਡੀਆਂ।

ਹੋਰ ਰਮਣ ਆਂਡੇ ਬਾਲਦੇ ਹਨਾ। ਆਹੋ ਮੈਂ ਕਹਿਨੀ ਹਾਂ ਉਹਨਾਂ ਕਹਿਨੀ ਹਾਂ ਬਸ ਲੱਗੀ ਬਸ ਆਹੋ। ਮੈਂ ਡਈ ਕਹਿਣ ਮੈਂ ਚੱਲ ਦੋ ਮਿੰਟ ਰਹਿ ਗਏ ਮੈਂ ਗੱਲ ਚੱਲ ਫ਼ੋਨ ਇੰਨੇ ਦਿਨਾਂ ਬਾਅਦ ਲਾਇਆ ਵਾ ਚੱਲ ਗੱਲ ਕਰ ਲੈਨੀ ਹਾਂ ਦੋ ਮਿੰਟ, ਫਿਰ ਮੈਂ ਆਪੇ ਕਰ ਲੈਣਾ ਨਾਲ ਸਬਜ਼ੀ ਭਾਜੀ ਬਣਾ ਲੈਣੀ ਨਾਲ ਉਹਨਾਂ ਦੇ।

ਮਸਾਂ ਮੌਕਾ ਮਿਲਦਾ ਗੱਲ ਕਰਨ ਦਾ ਮੈਂ ਕਿਹਾ। ਆਹ ਮਸਾਂ ਹੀ ਮੌਕਾ ਮਿਲਦਾ।

ਹੋਰ ਠੀਕ ਠਾਕ ਆ ਵਧੀਆ

ਹਾਂ ਜਾਣਾ ਵਾਂ ਚਾਚੇ ਤੋਂ ਬਿਨਾਂ ਗੁਜ਼ਾਰਾ ਪੁੱਤ ਕਿੱਥੋਂ।

ਜਾਣਾ ਚਾਹੀਦਾ

ਹਾਂ ਹੋਰ

ਠੀਕ ਆ ਵਧੀਆ ਹਮ ਹੋਰ ਸੁਣਾਓ ਗੱਲਾਂ ਬਾਤਾਂ

ਹਾਂ ਬਸ ਠੀਕ ਵਾ ਫਿਰ ਝੋਨਾ ਲਾਉਣ ਗਈ ਮੈਂ ਸਵੇਰ ਘਰ ਗਈ ਉਹਨਾਂ ਦੇ। ਅੱਛਾ।

ਆਹੋ ਅੜੀਏ ਨਹੀਂ ਉੁਹਦੇ ਨਾਲ ਥੋੜ੍ਹਾ ਜਿਹਾ ਹੁਣ ਕਰ ਲਈ ਜਦੋਂ ਆਊਗੀ, ਆਈ ਹੈ ਕਰ ਲਈ। ਆਹੋ ਹੁਣ ਜਾਨੀ ਹਾਂ ਘਰ ਪਹਿਲਾਂ ਵੇਖ ਕੇ ਆਉਂਦੀ ਹਾਂ ਆਈ ਹੈ। ਜਿਹੜਾ ਤੈਨੂੰ ਕੰਮ ਹੈ ਉਹ ਕਰ ਲਈ ਜ਼ਰੂਰ।

ਹੋਰ

ਮੈਨੂੰ ਤਾਂ ਭੁੱਖ ਲੱਗ ਗਈ ਹੁਣ। ਆਹ ਹਾਏ ਇਹਨੂੰ ਕਹਿ ਮੁੰਡੇ ਨੂੰ ਵੀ ਰੋਟੀਆਂ ਵੀ ਚਾਰ ਲਾ ਦਿਆ ਕਰ

ਭੈਣਾ ਮੈਂ ਤੇ ਅੱਜ ਬੈਠੀ ਬੈਠੀ ਨੇ ਜੰਗ ਨਾਲ ਗੱਲ ਕਰਦਿਆਂ ਕਰਦਿਆਂ ਜਿੱਦਾਂ ਦਾ ਮੈਂ ਫ਼ੋਨ ਲਾ ਕੇ ਬੈਠੀ ਜੰਗ ਨਾਲ ਮੈਂ ਤੇ ਕਿਤੇ ਖਾ ਲਈਆਂ ਤਿੰਨ ਬਾ ਮੈਂ ਤਿੰਨ ਪਾਣੀ ਪੀ ਲਏ ਗਲਾਸ

ਇਸ਼ਾਰਿਆਂ ਨਾਲ ਪਾਣੀ ਪੂਣੀ ਵੀ ਮੰਗਾਈ ਜਾਣਡੇ ਸੀ ਲੱਗੇ

ਹੋਰ

ਹੋਰ ਕੋਈ ਨਵੀਂ ਤਾਜ਼ੀ ਨਵੀਂ ਤਾਜ਼ੀ ਤੈਨੂੰ ਕੁੜੇ ਕਿਹੜੀ ਦੱਸੀਏ ਘੜੀ ਮੁੜੀ

ਨਵੀਂ ਤਾਜ਼ੀ ਤੈਨੂੰ ਕਿਹੜੀ ਘੜੀ ਮੁੜੀ ਦੱਸੀ ਜਾਈਏ।

ਠੀਕ ਹੈ ਚੰਗਾ ਸਤਿ ਸ੍ਰੀ ਅਕਾਲ। ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਿਆ ਹਾਂ। company ਦੇ ਰਾਜ ਅੰਤ ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ

ਦੋਸ਼ੀ ਠਹਿਰਾਇਆ। ਇਸ ਤਰ੍ਹਾਂ ਅਠਾਰਾਂ ਸੌ ਅੱਠਵੰਜਾ ਈਸਵੀ ਦੇ act ਰਾਹੀਂ ਇਸ ਦੇ ਰਾਜ ਦਾ ਅੰਤ ਕਰਨ ਦੀ ਘੋਸ਼ਣਾ ਕੀਤੀ ਗਈ। control ਜਾਂ court ਆਦਿ direct ਨੂੰ ਤੋੜ ਦਿੱਤਾ ਗਿਆ। ਭਾਰਤ ਵਿੱਚ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਰਾਜ- ਅਠਾਰਾਂ ਸੌ ਅਠਵੰਜਾ ਈਸਵੀ ਦੇ act ਰਾਹੀਂ ਭਾਰਤ ਵਿੱਚ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਰਾਜ ਸਥਾਪਤ ਕੀਤਾ ਗਿਆ। ਭਾਰਤ ਦਾ ਰਾਜ ਚਲਾਉਣ ਲਈ ਭਾਰਤ ਮੰਤਰੀ ਜਾਂ secretary ਆਪ

ਕੰਮਾਂ ਦਾ ਵੇਰਵਾ ਲਿਖ ਕੇ ਸੰਸਦ ਦੇ ਸਾਹਮਣੇ ਰੱਖਣ ਨੂੰ ਕਿਹਾ ਗਿਆ। governor general ਦੀ ਪਦਵੀ ਵਿਚ ਪਰਿਵਰਤਨ- ਭਾਰਤ ਵਿੱਚ company ਰਾਜ ਦੇ ਖਾਤਮੇ ਦੇ ਨਾਲ ਹੀ governor general ਦੀ ਪਦਵੀ ਵਿੱਚ ਪਰਿਵਰਤਨ ਕਰਨਾ ਜ਼ਰੂਰੀ ਹੋ ਗਿਆ ਕਿਉਂਕਿ ਹੁਣ ਉਹ ਬਰਤਾਨਵੀ ਰਾਜ ਦਾ ਪ੍ਰਤੀਨਿਧੀ ਬਣ ਗਿਆ ਸੀ। ਇਸ ਲਈ ਉਸਨੂੰ viceroy ਦੀ ਪਦਵੀ ਦਿੱਤੀ ਗਈ। Lord Canning ਭਾਰਤ ਦਾ ਪਹਿਲਾ viceroy ਬਣਿਆ। ਮੁਗਲ ਅਤੇ ਪੇਸ਼ਵਾ ਵੰਸ਼ ਦਾ ਖਾਤਮਾ- ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਭਾਰਤ ਵਿੱਚ ਮੁਗਲ ਅਤੇ ਪੇਸ਼ਵਾ ਵੰਸ਼ ਦਾ ਖਾਤਮਾ ਹੋ ਗਿਆ। ਬਹਾਦਰ ਸ਼ਾਹ ਜਫਰ ਮੁਗਲਾਂ ਦਾ ਆਖਰੀ ਬਾਦਸ਼ਾਹ ਸੀ। ਉਸ ਨੂੰ ਅੰਗਰੇਜੀ ਸਰਕਾਰ ਨੇ ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਵਿਚ ਭਾਰਤ ਵਾਂਗ ਲੈਣ ਦੇ ਕਾਰਨ ਉਮਰ ਕੈਦ ਦੀ ਸਜਾ ਦੇ ਕੇ ਰੰਗੂਨ ਭੇਜ ਦਿੱਤਾ ਸੀ। ਅਠਾਰਾਂ ਸੌ ਬਾਹਟ ਈਸਵੀ ਵਿੱਚ ਉਸਦੀ ਮੌਤ ਦੇ ਨਾਲ ਹੀ ਭਾਰਤ ਵਿੱਚ ਮੁਗਲ ਵੰਸ਼ ਦਾ ਅੰਤ ਹੋ ਗਿਆ। ਇਸੇ ਤਰ੍ਹਾਂ ਇਸੇ ਤਰ੍ਹਾਂ ਨਾਨਾ ਸਾਹਿਬ ਵਿਦਰੋਹ ਵਿਚ ਅਸਫਲ ਰਹਿਣ ਮਗਰੋਂ ਨੇਪਾਲ ਭੱਜ ਗਿਆ ਸੀ। ਉਥੇ ਹੀ ਉਸਦੀ ਮੌਤ ਹੋ ਗਈ।

ਇਸ ਤਰ੍ਹਾਂ ਪੇਸ਼ਵਾ ਵੰਸ਼ ਦਾ ਵੀ ਖਾਤਮਾ ਹੋ ਗਿਆ। ਭਾਰਤ ਸ਼ਾਸਕ ਦੇ ਪ੍ਰਤੀਨਿਧੀ ਦਾ ਪਰਿਵਰਤਨ- ਅਠਾਰਾਂ ਸੌ ਸਤਵੰਜਾ ਦੇ ਵਿਦਰੋਹ ਮਗਰੋਂ ਅੰਗਰੇਜਾਂ ਨੇ ਭਾਰਤੀ ਸ਼ਾਸਕਾਂ ਪ੍ਰਤੀ ਆਪਣੀ ਨੀਤੀ ਵਿੱਚ ਪਰਿਵਰਤਨ ਕਰ ਲਿਆ। ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਭਵਿੱਖ ਵਿਚ ਉਹਨਾਂ ਦੇ ਰਾਜਾਂ ਨੂੰ ਕਦੇ ਅੰਗਰੇਜੀ ਸਾਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। Lapse ਦੇ ਸਿਧਾਂਤ ਨੂੰ ਤਿਆਗ ਦਿੱਤਾ ਗਿਆ। ਹੁਣ ਭਾਰਤੀ ਸ਼ਾਸਕਾਂ ਨੂੰ ਪੁੱਤਰ ਗੋਦ ਲੈਣ ਅਤੇ ਉਸਨੂੰ ਆਪਣਾ ਉਤਰਾਧਿਕਾਰੀ ਘੋਸ਼ਿਤ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ। ਉਹਨਾਂ ਸਾਰੇ ਰਾਜਿਆਂ ਨੂੰ ਜਿਹਨਾਂ ਦੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਅੰਗਰੇਜਾਂ ਦੀ ਮਦਦ ਕੀਤੀ ਸੀ। ਉਹਨਾਂ ਨੂੰ ਵਿਸ਼ੇਸ਼ ਇਨਾਮ ਅਤੇ ਪੱਦਵੀਆਂ ਨਾਲ ਸਨਮਾਨਿਤ ਕੀਤਾ ਗਿਆ। company ਦੀ ਸੈਨਾ ਦਾ ਖਾਤਮਾ- ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਤੋਂ ਪਹਿਲਾਂ ਭਾਰਤੀ ਸੈਨਾ ਵਿੱਚ ਦੋ ਤਰ੍ਹਾਂ ਦੇ ਸੈਨਿਕ ਸਨ। ਇਕ ਉਹ ਜਿਹੜੇ ਪੂਰੀ ਤਰ੍ਹਾਂ company ਦੇ ਅਧੀਨ ਹੁੰਦੇ ਸਨ ਅਤੇ ਦੂਜੇ ਉਹ ਜਿਹਨਾਂ ਨੂੰ ਬ੍ਰਿਟਿਸ਼ ਸਰਕਾਰ ਨਿਯੁਕਤ ਕਰਕੇ ਭੇਜਦੀ ਸੀ। ਹੁਣ company ਦੀ ਸੈਨਾ ਤੋੜ ਦਿੱਤੀ ਗਈ ਅਤੇ ਦੋਵੇਂ ਸੈਨਾਵਾਂ ਨੂੰ ਇੱਕਠਾ ਕਰ ਦਿੱਤਾ ਗਿਆ। ਇਸ ਸੈਨਾ ਨੂੰ ਭਰਪੂਰ ਰੂਪ ਵਿੱਚ ਬ੍ਰਿਟਿਸ਼ ਰਾਜ ਦੇ ਅਧੀਨ ਕਰ ਦਿੱਤਾ ਗਿਆ। ਯੂਰਪੀਅਨ ਸੈਨਿਕਾਂ ਦੀ ਸੰਖਿਆ ਵਿੱਚ ਵਾਧਾ- ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਸਮੇਂ ਭਾਰਤ ਵਿੱਚ ਅੰਗਰੇਜੀ ਸੈਨਿਕਾਂ ਦੀ ਗਿਣਤੀ ਬਹੁਤ ਘੱਟ ਸੀ। ਇਸ ਲਈ ਉਹਨਾਂ ਨੂੰ ਕਈ ਥਾਵਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੋ ਲੱਖ ਪੰਦਰਾਂ ਹਜਾਰ ਤੋਂ ਘਟਾ ਕੇ ਇੱਕ ਲੱਖ ਪੈਂਤੀ ਹਜਾਰ ਕਰ ਦਿੱਤੀ ਗਈ। ਭਾਰਤੀ ਸੈਨਾ ਦਾ ਪੁਨਰ ਸੰਗਠਨ ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਮਗਰੋਂ ਭਾਰਤੀ ਸੈਨਾ ਦਾ ਪੁਨਰ ਸੰਗਠਨ ਕੀਤਾ ਗਿਆ। ਹੁਣ ਸੈਨਾ ਵਿੱਚ ਸਿੱਖ, ਗੋਰਖਿਆ ਅਤੇ ਪਠਾਨਾਂ ਨੂੰ ਵੱਧ ਤੋਂ ਵੱਧ ਭਰਤੀ

ਵਿਦਰੋਹ ਵਿੱਚ ਭਾਗ ਲਿਆ ਸੀ। ਇਸ ਲਈ ਸੈਨਾ ਵਿੱਚ ਉਹਨਾਂ ਦੀ ਭਰਤੀ ਬੰਦ ਕਰ ਦਿੱਤੀ ਗਈ। ਉਹਨਾਂ ਨੂੰ ਗੈਰ-ਲੜਾਕੂ ਐਲਾਨਿਆ ਗਿਆ। ਸੈਨਾ ਦੇ ਸਾਰੇ ਮਹੱਤਵਪੂਰਨ ਵਿਭਾਗਾਂ ਜਿਵੇਂ ਤੋਪਖਾਨਾ ਅਤੇ ਬਾਰੂਦ ਆਦਿ ਨੂੰ ਅੰਗਰੇਜਾਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਭਾਰਤੀਆਂ ਕੋਲ ਘਟੀਆ ਕਿਸਮ ਦੇ ਹਥਿਆਰ ਰਹਿਣ ਦਿੱਤੇ ਗਏ। ਸੈਨਾਂ ਨੂੰ ਧਰਮ ਅਤੇ ਜਾਤੀ ਦੇ ਆਧਾਰ ਤੇ ਵੰਡ ਦਿੱਤਾ ਗਿਆ। ਅੰਗਰੇਜਾਂ ਨੇ ਭਾਰਤੀ ਰੈਜੀਮੈਂਟਾਂ ਨੂੰ ਕਈ ਜਾਤਾਂ ਅਤੇ ਕਬੀਲਿਆਂ ਦਾ ਇੱਕਠ ਬਣਾ ਦਿੱਤਾ ਤਾਂ ਕਿ ਉਹਨਾਂ ਵਿੱਚ ਏਕਤਾ ਕਾਇਮ ਨਾ ਹੋ ਸਕੇ। ਇਸ ਤਰ੍ਹਾਂ ਭਾਰਤੀ ਸੈਨਾ ਦਾ ਪੁਨਰ ਸੰਗਠਨ ਕਰਦੇ ਹੋਏ ਅੰਗਰੇਜਾਂ ਨੇ ਫੁੱਟ ਪਾਉ ਅਤੇ ਰਾਜ ਕਰੋ ਦੀ ਨੀਤੀ ਅਪਣਾਈ। ਭਾਰਤੀਆਂ ਨੂੰ ਨੌਕਰੀਆਂ ਦੇਣ ਦੇ ਵਚਨ ਭਾਰਤੀਆਂ ਨੂੰ ਨੌਕਰੀਆਂ ਦੇਣ ਦੇ ਵਚਨ- ਨਵੰਬਰ, ਅਠਾਰਾਂ ਸੌ ਅਠਾਰਾਂ ਈਸਵੀ ਦੀ ਘੋਸ਼ਣਾ ਵਿੱਚ ਭਾਰਤੀਆਂ ਨੂੰ ਇਹ ਵਚਨ ਦਿੱਤਾ ਗਿਆ ਕਿ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਨੌਕਰੀਆਂ ਦੇਣ ਵਾਲੇ ਉਹਨਾਂ ਨਾਲ ਜਾਤ-ਧਰਮ ਤੇ ਰੰਗ ਆਧਾਰ ਤੇ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਭਾਰਤੀ ਅਤੇ ਯੂਰਪੀ ਖਾਣਾਂ ਦੇ ਸਬੰਧਾਂ ਦਾ ਤਣਾਅ- ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਤੋਂ ਬਾਅਦ ਭਾਰਤੀਆਂ ਅਤੇ ਯੂਰਪੀਆਂ ਦੇ ਸਬੰਧਾਂ ਵਿੱਚ ਬਹੁਤ ਤਣਾਅ ਆ ਗਿਆ ਸੀ। ਵਿਦਰੋਹ ਦੌਰਾਨ ਅੰਗਰੇਜਾਂ ਨੇ ਭਾਰਤੀਆਂ ਉਤੇ ਜਿਹੜੇ ਗੈਰ ਅਤਿਆਚਾਰ ਕੀਤੇ, ਉਸ ਕਾਰਨ ਉਹਨਾਂ ਦੇ ਦਿਲਾਂ ਵਿੱਚ ਅੰਗਰੇਜਾਂ ਪ੍ਰਤੀ ਨਫਰਤ ਪੈਦਾ ਹੋ ਗਈ। ਦੂਸਰਾ ਕਿਉਂਕਿ ਭਾਰਤੀਆਂ ਨੇ ਅੰਗਰੇਜਾਂ ਦੇ ਵਿਰੁੱਧ ਵਿਦਰੋਹ ਕੀਤਾ ਸੀ। ਇਸ ਲਈ ਉਹ ਵੀ ਭਾਰਤੀਆਂ ਨੂੰ ਨਫਰਤ ਦੀ ਨਜਰ ਨਾਲ ਦੇਖਣ ਲੱਗ ਪਏ। ਫੁੱਟ ਪਾਉ ਅਤੇ ਰਾਜ ਕਰੋ ਦੀ ਨੀਤੀ- ਅਠਾਰਾਂ ਸੌ ਸਤਵੰਜਾ ਈਸਵੀ ਦੇ ਵਿਦਰੋਹ ਤੋਂ ਬਾਅਦ ਅੰਗਰੇਜਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਲਈ ਫੁੱਟ ਪਾਉ ਅਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਇਆ। ਉਹਨਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ ਦੂਜੇ ਦੇ ਵਿਰੁੱਧ ਭੜਕਾਉਣ ਦਾ ਭਰਪੂਰ ਯਤਨ ਕੀਤਾ। ਇਸ ਤਰ੍ਹਾਂ ਉਹਨਾਂ ਨੇ ਭਾਰਤ ਦੇ ਵੱਖ-ਵੱਖ ਧਰਮਾਂ ਅਤੇ ਜਾਤਾਂ ਆਪਸੀ ਫੁੱਟ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਅੰਗਰੇਜਾਂ ਦੀ ਇਸ ਨੀਤੀ ਦੇ ਬੜੇ ਗੰਭੀਰ ਸਿੱਟੇ ਨਿਕਲੇ। ਧਾਰਮਿਕ ਆਜਾਦੀ-

ਪ੍ਰਤੀ ਪਰੰਪਰਾ ਵਿੱਚ ਕੋਈ ਦਖਲਅੰਦਾਜੀ ਨਹੀਂ ਕਰੇਗੀ। ਹਰੇਕ ਭਾਰਤੀ ਨੂੰ ਪੂਰੀ ਧਾਰਮਿਕ ਆਜਾਦੀ ਹੋਵੇਗੀ। ਅਠਾਰਾਂ ਸੌ ਸਤਵੰਜਾ ਦੇ ਵਿਦਰੋਹ ਕਾਰਨ ਭਾਰਤ ਦੀ ਅਰਥਵਿਵਸਥਾ ਨੂੰ ਵੱਡਾ ਧੱਕਾ ਲੱਗਾ। ਇਸ ਨਾਲ ਫਸਲਾਂ ਅਤੇ ਸੰਪਤੀ ਨੂੰ ਭਾਰੀ ਨੁਕਸਾਨ ਪੁੱਜਾ। ਸਤਿ ਸ੍ਰੀ ਅਕਾਲ।

ਰਾਧੇ ਰਾਧੇ ਜੈ ਸ਼੍ਰੀ ਕ੍ਰਿਸ਼ਨ

ਬੱਸ ਠੀਕ ਆ ਭਰਾ ਅੱਜ ਮੈਨੂੰ ਇੱਕ ਮੈਮ ਨੇ ਫੜ ਲਿੱਤਾ ਸੀ।

ਕਹਿੰਦੀ ਬਾਹਰ ਅੱਛਾ ਮੈ ਕਾ ਇਹ ਮੈਡਮ ਦਾ ਦਿਲ ਨੀ ਸੀ ਲੱਗਣ ਡੇਆ

ਤੈਨੂੰ ਜਵਾਬ ਨੀ ਦੇਣਾ ਆਇਆ ਲੈ ਮੈਮ ਬੜੀ ਖਤਰਨਾਕ ਆ ਯਾਰ ਉਹ ਅੱਛਾ, ਕਯੋਂ ਕੀ ਕਹਿੰਦੀ ਏ? ਓਹ ਬੜੀ ਹੈ ਵਾ, ਦਿਲ ਨਾ ਵੈਰ ਰੱਖਦੀ ਆ ਇਹ

ਆਪਣੀ ਖ਼ਾਰ ਰੱਖਣੀ ਸੀ ਮੰਨ ਚ। ਹਾਂ ਇਹੋ ਜੀ ਮੈਮ ਏ ਠੀਕ ਆ

ਪੜ੍ਹਾਂਦੀ ਵੀ ਬਾਰ੍ਹਵੀਂ ਆ ਬਾਰਹਵੀਂ ਨੂੰ ਆ ਨਾ।

ਗਿਆਰ੍ਹਵੀਂ ਬਾਰ੍ਹਵੀਂ ਨੂੰ ਪੜ੍ਹਾਂਦੀ ਆ, ਦੱਸਵੀਂ ਨੂੰ, ਨੌਵੀਂ ਨੂੰ। ਠੀਕ ਆ ਤੇ ਤੂੰ ਮੇਰੀ ਕੀ ਓਹਨੂੰ ਕਹਿੰਦੇ PPSC ਦੀ ਤਿਆਰੀ ਕਰੀ ਵਧੀਆ ਤਰੀਕੇ ਨਾ ਪੜ੍ਹਿਆ ਕਰ।

ਚੱਲ ਕੁੱਤਿਆਂ ਪੰਜਾਬ ਪੁਲਿਸ ਦਾ test ਹੁੰਦਾ ਵਾ ਕੀ ਫਾਇਦਾ ਹੁੰਦਾ ਓਹਦਾ? ਪੰਜਾਬ ਪੁਲਿਸ ਚ service commission ਜਿਹੜਾ ਹੁੰਦਾ।